ਆਸਟ੍ਰੇਲੀਆ ਅਠਾਰਾਂ ਸੋ ਇਕਾਵਨ ਦੇ ਵਿੱਚ ਵਿਕਟੋਰੀਆ ਅਠਾਰਾਂ ਸੌ ਅਹ fifty nine ਵਿੱਚ ਕਵੀਕਵਿਸ ਅਹ ਸਲੈਂਡ ਉੱਨੀ ਸੌ ਗਿਆਰਾਂ ਵਿੱਚ ਨਿਊਜ਼ੀਲੈਂਡ ਦੇ ਉੱਤਰੀ ਸ਼ੇਤਰ ਨੂੰ ਦਕਸ਼ਣੀ ਆਸਟ੍ਰੇਲੀਆ ਵਿੱਚ ਅਲੱਗ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਲੋਕਾਂ ਦਾ ਨਾਮ ਸਵੀਕਾਰ ਕਰਨ ਤੋਂ ਬਾਅਦ ਅਪਰਾਧੀਆਂ ਨੂੰ ਅਹ ਕੋਲ ਲੈ ਜਾਣ ਵਾਲੇ ਆਖਰੀ ਜ ਜਹਾਜ਼ ਅਠਾਰਾਂ ਸੌ ਅੜਤਾਲੀ ਵਿੱਚ ਆਏ ਸੀ ਤੇ ਇਹਨਾਂ ਦਾ ਪੁਰਾਣ ਮੂਲ ਲੋਕ ਜਿਹੜੇ ਕੀ ਯੂਰੋਪ ਲੋਕ ਆਏ ਤੇ ਉਹਨਾਂ ਨੇ ਪਚੱਤ ਅਹ ਪਚੱਤਰ ਹਜ਼ਾਰ ਪਚੱਤਰ ਹਜ਼ਾਰ ਇੱਕ ਇੱਕ ਲੱਖ ਤੋਂ ਵੀ ਅਧਿਕ ਜਿਵੇਂ ਇੱਕ ਫੈ ਫੈਲਾਣ ਵਾਲੀ ਬਿਮਾਰੀਆਂ ਨੂੰ ਛੋੜਕੇ ਉਹਨਾਂ ਦੀ ਸੰਖਿਆ ਘੱਟ ਕੀਤੀ ਤੇ ਅੰਨ੍ਹੇ ਦੇ ਲਈ ਅਠਾਰਾਂ ਸੌ ਪਚਪਨ ਤੋਂ ਅਠਾਰਾਂ ਸੌ ਨੱਬੇ ਦੇ ਵਿੱਚ ਆਸਟ੍ਰੇਲੀਆ ਆਪਣੇ ਆਂਤਰਿਕ ਮਾਮਲਿਆਂ ਨੂੰ ਪ੍ਰਦਨ ਪ੍ਰਬੰਧ ਕਰਨ ਦੇ ਲਈ ਬ੍ਰਿਟੇਨ ਵਿਸਵੰਤਕਤਾ ਪ੍ਰਾਪਤ ਕੀਤੀ ਲੇਕਿਨ ਵਿਦੇਸ਼ੀ ਮਾਮਲੇ ਔਰ ਰਕਸ਼ਾ ਵਿਦੇਸ਼ੀ ਵਪਾਰ ਅਨੇ ਮਾਮਲਿਆਂ ਵਿਦੇਸ਼ੀ ਮਾਮਲਿਆਂ ਦੇ ਹੱਥ ਵਿੱਚ ਛੋੜ ਦਿੱਤਾ ਗਿਆ ਸੀਗਾ।

ਹਾਂਜੀ ਜਿਵੇਂ ਇੱਕ ਜਨਵਰੀ ਨੋ ਉੱਨੀ ਸੌ ਇੱਕ ਵਿੱਚ ਲੰਬੇ ਪਰਾਵਮਰਸ਼ ਦੇ ਬਾਅਦ ਆਸਟ੍ਰੇਲੀਆ ਨਿਗਰਾ ਨੀਗਰੋ ਦਾ ਇੱਕ ਜੰਥਾ ਜਥਾ ਬਣ ਗਿਆ ਔਰ ਆਸਟ੍ਰੇਲੀਆ ਰਾਸ਼ਟਰ ਮੰਡਲ ਦਾ ਗਠਨ ਕੀਤਾ ਗਿਆ ਤੇ ਜੋ ਨੌ ਉੱਨੀ ਸੌ ਸੱਤ ਵਿੱਚ ਬ੍ਰਿਟਿਸ਼ ਅਹ ਬ੍ਰਿਟਿਸ਼ ਸਮਾਜ ਦਾ ਹਿੱਸਾ ਬਣਿਆ ਤੇ ਕੈਬਨਰ ਨੂੰ ਰਾਜਗੜ੍ਹ ਦੇ ਰੂਪ ਵਿੱਚ ਬਣਾਇਆ ਗਿਆ ਸੀਗਾ ਤੇ ਉਹ ਔਰ ਉੱਨੀ ਸੌ ਗਿਆਰਾਂ ਤੋਂ ਉੱਨੀ ਸੌ ਸਤਾਈ ਤੱਕ ਐ ਰਾਜ ਇੱਕ ਰਾਜਗੜ੍ਹ ਬਣ ਗਿਆ ਤੇ ਉਸ ਸਮੇਂ ਤੱਕ ਮੇਬਲਨ ਥੋੜੇ ਹੀ ਸਮੇਂ ਨੂੰ ਰਾਜਗੜ੍ਹਾ ਬਣਾ ਦਿੱਤਾ ਗਿਆ ਤੇ ਉੱਨੀ ਸੋ ਚੋਦਾਂ ਵਿੱਚ ਪਹਿਲੇ ਵੱਡੇ ਯੁੱਧ ਦੀ ਆਸਟ੍ਰੇਲੀਆ ਬ੍ਰਿਟੇਨ ਦੇ ਨਾਲ ਹੋਇਆ ਚ ਚਾਰ ਹਜ਼ਾਰ ਚਾਰ ਹਜ਼ਾਰ ਸੋਲਾ ਏਸ਼ੀਅਨ ਰੂਪ ਯੂਰੋਪ ਦੇ ਯੁੱਧਵਾਸੀ ਗਏ ਤੇ ਸੱਠ ਹਜ਼ਾਰ ਮਾਰੇ ਗਏ ਔਰ ਏ ਬਾ ਇੱਕ ਇੱਕ ਹਜਾ ਇੱਕ ਇੱਕ ਲੱਖ ਬਾਵਨ ਹਜ਼ਾਰ ਨੂੰ ਚੋਟ ਵੀ ਆਈ ਕਈ ਏਸ਼ੀਅਨ ਸੋਚਦੇ ਸੀ ਕੀ ਗੋਪਾਲੀਆ ਦੀ ਲੜਾਈ ਹਾਰਨ ਤੋਂ ਦੇਸ਼ ਮਿੱਟ ਗਿਆ ਹੈ ਤੇ ਆਸਟ੍ਰੇਲੀਆ ਇਹ ਏਟ eight nineteen eighty six ਵਿੱਚ great ਬਰ ਬ੍ਰਿਟੇਨ ਤੋਂ ਸੰਬ ਸੰਬੰਧ ਟੁੱਟ ਗਏ ਤੇ ਉਹਨਾਂ ਨੇ ਆਪਣੇ ਘਰ ਲਈ ਲੀਏ ਲੰ ਲੰਡਨ ਜਾਏ ਔਰ ਪਰੀਵੀ preview ਆਊ ਆਉਸਫਿਲ ਦੇ ਸਾਹਮਣੇ ਪੇਸ਼ ਹੋਣਾ ਜਰੂਰੀ ਜਰੂਰੀ ਨਹੀਂ ਸੀਗਾ ਹਾਂਜੀ ਤੁਸੀ ਮੈਨੂੰ ਬਹੁਤ ਵਧੀਆ ਦੱਸਿਆ ਤੇ ਸਾਰਾ ਕੁਛ ਮੈਨੂੰ ਸਮਝ ਆ ਗਿਆ ਕੋਈ ਹੋਰ ਲੋੜ ਹੋਈ ਤਾਂ ਮੈਂ ਤੁਹਾਨੂੰ ਦੁਬਾਰਾ ਫੋਨ ਕਰਾਂਗੀ। ਠੀਕ ਹੈ ਜੀ ਵਸਾਖੀ ਦੇ ਲੇਖ ਪੰਜਾਬੀ ਵਿਚ ਵਸਾਖੀ ਭਰ੍ਤਿਯਾਂ ਦਾ ਪ੍ਰਸਿੱਧ ਤਿਉਹਾਰ ਹੈ ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਕ੍ਰਾਂਤ ਨੂ ਸਾਰੇ ਭਾਰਤ ਵਿਚ ਬਾਰੀ ਧੂਮ ਧਾਮ ਨਾਲ ਮਨਾਯਾ ਜਾਂਦਾ ਹੈ ਏਤਿਹਾਸ ਵਿਚਹ ਅਨੇਕਾਂ ਪਰ੍ਸਾਨਿਤ ਜੁਰ ਜਾਨ ਨਾਲ ਇਸਦਾ ਮਹਿਤਮ ਪਹਲੇ ਨਾਲੋਂ ਜਿਆਦਾ ਹੋਗਯਾ ਹੈ ਏਸ ਦੀ ਸ਼ਰਤ ਸ਼ੁਰੁਵਾਤ ਕਿਵੇਂ ਹੋਈ ਏਸ ਬਾਰੇ ਕੁਛ ਕਹਨਾ ਸਕਣ ਤਾਂ ਸੰਭਵ ਨਹੀ ਅਸਲ ਵਿਚ ਪੇਹ੍ਲਾਂ ਆਯ ਤੇਹ੍ਵਾਰ ਏਇਕ ਰੂਟ ਸੰਭੰਦੀ ਮਨਾਯਾ ਜਾਂਦਾ ਸੀ ਵੈਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸੁਰੂ ਹੋ ਜਾਂਦੀ ਅਤੀ ਖੇਤਾਂ ਵਿਚ ਫਸਲਾਂ ਪਾਕ ਕੇ ਤਯ੍ਯਾਰ ਹੋ ਜਾਨ੍ਦਿਯਾਂ ਹਨ ਕਿਸਾਨ ਅਪ੍ਨਿਯਾਂ ਫਸਲਾਂ ਨੂ ਤਯ੍ਯਾਰ ਦੇਖ ਕੇ ਖੁਸ਼ੀ ਨਾਲ ਨਾਚ ਉਠਦਾ ਹੈ ਆਯ ਨਾ ਫਸਲਾਂ ਨਾਲ ਊ ਮਾਲਾ ਮਾਲ ਹੋ ਜਾਂਦਾ ਹੈ ਵਸਾਖੀ ਦੇ ਏਸ ਤੁਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨ੍ਕੇਆਂ ਪੰਨੇ ਜੂਰੀ ਹੋਆਯ ਹਨ ਗੁਰੂ ਗੋਵਿੰਦ ਸਿੰਘ ਜੀ ਦੇ ਆਜ ਦੇ ਦਿਨ ਹੀ ਅਨਾਦ ਪੁਰ ਵਿਖੇ ਪਹਰੀ ਦੀਵਾਨ ਲਗਾਯਾ ਸੀ ਲੋਕਾਂ ਨਾਲ ਭਰਪੂਰ ਇਕਠ ਵਿਚ ਨੰਗੀ ਤਲਵਾਰ ਲੇ ਕੇ ਓਹਨਾਂ ਨੇ ਅਪਨੇ ਚੇਲ੍ਯਾਂ ਨੂ ਸੇਰ ਦੂਂ ਲੈ ਕੇਹਾ ਸੀ ਇਕ ਇਕ ਕਰ ਕੇ ਪੰਜ ਵੀਰ ਊਟੀ ਅਤੀ ਓਹਨਾਂ ਆਪਣਾ ਸਿਰ ਗੁਰੂ ਜੀ ਅਗੇ ਕਰ ਦਿਤਾ ਗੁਰੂ ਜੀ ਨੇ ਪੰਜ ਵੀਰਾਂ ਨੂ ਪੰਜ ਪਿਆਰਾ ਦਾ ਨਾ ਦਿਤਾ ਏਸ ਤਰਹ ਓਹਨਾਂ ਨੇ ਆਜ ਦੇ ਦਿਨ ਖਾਲਸਾ ਪੰਜ ਸਾਜਯਾ ਵਸਾਖੀ ਦੇ ਪਾਵਾਤੀਰ ਦਿਨ ਤੀਰ ਅਪ੍ਰੈਲ ਉਨੀ ਸੋ ਉਨੀ ਨੂ ਅੰਮ੍ਰਿਤਸਰ ਦੇ ਜਾਲਿਆ ਵਾਲੇ ਬਾਘ ਵਿਚ ਭਯਾਨਕ ਹਿੰਸਾ ਕਾਂਡ ਹੋਯਾ ਸੀ ਏਸ ਬਾਘ ਵਿਚ ਇਕੱਠੇ ਹੋਏ ਹਜ਼ਾਰਾਂ ਨੇ ਹੱਥੇ ਲੋਕਾਂ ਨੂ ਜਰਨ ਦਾਇਰ ਨੇ ਗੋਲੀ ਦਾ ਨਿਸ਼ਾਨਾ ਬਨਾਯਾ ਏਸ ਭਯਾਨਕ ਅਤਿਆਚਾਰ ਦੇ ਸਿਟੀ ਵਿਚ ਸੇਨ੍ਕ੍ਰਾਯ ਲੋਗ ਮਾਰੇ ਗਾਯ ਅਤੀ ਜ਼ਖਮੀ ਹੋਗੇ ਜਿਨਾਂ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲੈ ਆਪਣੀਆਂ ਜਾਂਨਾਂ ਗੰਵਾ ਕੇ ਭਾਰਤ ਵਾਸਿਯਾਂ ਲੈ ਮੁਕਤੀ ਦਾ ਰਸਤਾ ਖਾਲ ਦਿਤਾ ਖੂਲ ਦਿਤਾ ਵਸਾਖੀ ਦੇ ਦਿਨ ਹਰ ਸਾਲ ਸ਼ਹੀਦਾਂ ਨੂ ਸਾਰਾ ਰਾਸ਼ਟਰ ਸ਼ਰਧਾਂਜਲੀ ਭੇਂਟ ਕਰਦਾ ਹੈ ਹਿੰਦੂ ਟੀਮ ਵਿਚ ਏਸ ਦਿਨ ਨੂ ਵਿਕ੍ਰਮੀ ਸਮਾਕ ਦਾ ਆਰੰਭ ਮਾਨ੍ਯ ਜਾਂਦਾ ਹੈ ਲੋਕਾਂ ਲੋਕ ਏਸ ਦਿਨ ਭਗਵਾਨ ਦਾ ਭਾਗਾਂ ਕਰਦੇ ਅਤੀ ਦਾਨ ਆਂ ਦੇਂਦੇ ਹਨ ਵਪਾਰੀ ਲੋਕ ਵਿਸਾਖੀ ਤੇ ਆਪਣਾ ਵਪਾਰੀ ਲੋਕ ਵਿਸਾਖੀ ਤੇ ਆਪਣਾ ਸ਼ੁਰੂ ਕਰਦੇ ਹਨ ਹਰ ਏਕ ਛੋਟੇ ਵਾਦੇ ਸ਼ੇਹਰ ਵਿਚ ਏਸ ਦਿਨ ਅਨੇਕ ਸਮੂਹ ਹੁੰਦੇ ਹਨ ਮੀਲੀ ਲਗਦੇ ਹਨ ਦੋਸ੍ਰਿਯਾਂ ਖੇਡਾਂ ਦੇ program ਹੁੰਦੇ ਹਨ ਲੋਕ ਨਵੇ ਨਵੇ ਕਪਰੇ ਪਾ ਕੇ ਇਨਾਂ ਸੰਰੋਗਾਂ ਵਿਚ ਸ਼ਾਮਿਲ ਹੁੰਦੇ ਹਨ ਮੀਲੀ ਵਿਚ ਭਾਰੀ ਗੇਹ੍ਮਾ ਗੇਹ੍ਮੀ ਹੁੰਦੀ ਹੈ ਬੋਹਤ ਭੀਰ ਭਰ ਹੁੰਦੀ ਹੈ ਪੰਜਾਬ ਵਿਚ ਵਸਾਖੀ ਦਾ ਮੀਲ ਦੇਖਣਾ ਯੋਗ ਹੁੰਦਾ ਹੈ ਮੀਲੀ ਵਿਚ ਆ ਕੇ ਲੋਗ ਮਿਠਾਇਯਾਂ ਕੁਲ੍ਫਿਯਾਂ ਗੋਲ ਗੱਪੀ ਆਂ ਖੰਡੇ ਅਤੀ ਆਪਣੀ ਖੁਸ਼ੀ ਦਾਰ੍ਸ਼ਾਨ੍ਡੇ ਹਨ ਕਿਸਾਨ ਖੀਤਾਂ ਦੇ ਕਾਮ ਤੋਂ ਵੀਲਾਯ ਹੋ ਕੇ ਖੁਸ਼੍ਹੋ ਖੁਸ਼ੀ ਨਾਲ ਨਾਚ ਉਠਦੇ ਹਨ ਪੰਜਾਬ ਵਿਚ ਏਸ ਨਾਚ ਨੂ ਭੰਗੜਾ ਕੇਹਾ ਜਾਂਦਾ ਹੈ ਅਨੇਕਾਂ ਬੋਲਿਯਾਬ ਬੋਲਦੇ ਹੋਆਯ ਧੂਲ ਦੀ ਥਾਪ ਦੇ ਨਾਲ ਭੰਗੜਾ ਪਾਉਂਦੇ ਹਨ ਅਨੇਕਾਂ ਪਹਲਵਾਨ ਕੁਸ਼੍ਤਿਯਾਂ ਲੜਦੇ ਹਨ ਇਸਦੇ ਇਲਾਵਾ ਕਬਡੀ ਫੁਟਬਾਲ ਆਦੀ ਮੈਚ ਹੁੰਦੇ ਹਨ ਕੁਜ ਲੋਗ ਸ਼ਰਾਬ ਪੀ ਕੇ ਏਸ ਦਿਨ ਲਾਰ ਪੈਂਡੇ ਹਨ ਜਿਸਦੇ ਵਿਚੋਂ ਅਨੇਕਾਂ ਵਿਅਕਤੀ ਜ਼ਕ੍ਹਨ ਮੀ ਹੋ ਜਾਂਦੇ ਹਨ ਇਨਾਂ ਪਵਿਤਰ ਦੇਹਾਰ੍ਯਾਂ ਤੇ ਸ਼ਰਾਬ ਪੀ ਕੇ ਪੰਗੇ ਕਰਨਾ ਭਾਰਤ ਦੇ ਲੋਕਾਂ ਨੂੰ ਸ਼ੁਬਾ ਨਹੀ ਦੇਂਦਾ

ਦੇਖ ਕੇ ਖੁਸ਼ੀ ਨਾਲ ਨਾਚ ਉਠਦਾ ਹੈ ਆਯ ਨਾ ਫਸਲਾਂ ਨਾਲ ਊ ਮਾਲਾ ਮਾਲ ਹੋ ਜਾਂਦਾ ਹੈ ਵਸਾਖੀ ਦੇ ਏਸ ਤੁਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨ੍ਕੇਆਂ ਪੰਨੇ ਜੂਰੀ ਹੋਆਯ ਹਨ

ਦਾਵਾਲੀ ਦਾ ਟੁਹਾਰ ਸਾਰੀਆਂ ਤੋਂ ਪ੍ਰਸਿਧ ਟੁਹਾਰ ਹੈ ਆਯ ਪੋਰੀ ਭਾਰਤ ਵਿਚ ਈ ਮਨਾਯਾ ਜਾਂਦਾ ਹੈ ਵਸਾਖੀ ਵਾਲੇ ਦਿਨ ਜੋ ਪੰਜਾਬ ਦੇ ਕਿਸਾਨ ਹੁੰਦੇ ਨੇ ਕਨਕ ਵਾਦ ਕੇ ਗਹਰ ਲੇ ਕੇ ਆਂਡੇ ਹਨ ਆਤੀ ਆਪਦੀ ਖੁਸ਼ੀ ਨੂ ਬੋਹਤ ਜ਼੍ਯਾਦਾ ਮੇਹ੍ਸੂਸ ਕਰਦੇ ਹਨ ਵਸਾਖੀ ਵਾਲੇ ਦਿਨ ਬਚੇ ਮਿਠਾਇਯਾਂ ਬਰ੍ਫਿਯਾਂ ਖੰਡੇ ਹਨ ਅਤੀ ਮੀਲੀ ਵਿਚ ਜਾ ਕੇ ਚੰਦੋਲ ਛੁਟੀ ਚੁਤ੍ਡੇ ਹਨ ਏਸ ਦਿਨ ਕਈ ਲੋਕ ਨਸ਼ਾ ਵੀ ਕਰਦੇ ਹਨ ਨਸ਼ੇ ਵਿਚ ਆ ਕੇ ਮਾਰ ਕੁਟ ਵੀ ਕਰਦੇ ਹਨ ਪਰ ਸਾਨੂ ਏਹੋ ਜੇ ਕਾਮ ਨਹੀ ਕਰਨੇ ਚੀ ਦੇ ਹਨ ਕ੍ਯੂ ਕੇ ਇਸਦੇ ਨਾਲ ਵਸਾਖੀ ਦਾ ਟੁਹਾਰ ਵੀ ਖਰਾਬ ਹੁੰਦਾ ਹੈ ਅਤੀ ਲੋਕਾਂ ਦੀ ਜੋ ਖੁਸ਼ੀ ਆਯ ਊ ਵੀ ਖਰਾਬ ਹੋ ਗਈ ਆਯ ਵਸਾਖੀ ਵਾਲੇ ਦਿਨ ਖਾਲਸਾ ਪੰਜ ਦੀ ਅਸ੍ਥਾਪ੍ਨਾ ਕੀਤੀ ਗਾਗੀ ਸੀ ਪੰਜਾਂ ਤ੍ਯਾਰ੍ਯਾਂ ਨੂ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਵਲੋਂ ਅਮਰਤ ਚਾਕਾਯਾ ਸੀ ਵਸਾਖੀ ਦਾ ਟੁਹਾਰ ਬੋਹਤ ਈ ਪਵਿਤਰ ਟੁਹਾਰ ਹੈ ਸ਼ੀਰੀ ਗੁਰੂ ਅਨ੍ਗਤ ਦੇਵ ਜੀ ਸਿਖ ਧਰਮ ਦੇ ਦਸ ਸਿਖ ਗੁਰੂ ਵਿਚੋਂ ਦੋਜਯ ਗੁਰੂ ਅਨ੍ਗਤ ਦੇਵ ਜੀ ਸਨ ਗੁਰੂ ਨਾਨਕ ਦੀ ਵਿਧੀ ਨੇ ਨੈਨਾ ਨੂ ਅਨ੍ਗਤ ਨਾਮ ਦਿਤਾ ਅਤੀ ਨੈਨਾ ਨੂ ਸਿਖ ਧਰਮ ਤੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੂ ਮਿਲਣ ਤੋਂ ਬਾਅਦ ਅਨ੍ਗਤ ਨੂ ਦੋਜਯ ਸਿਖ ਗੁਰੂ ਵਾਜੂ ਚੁਨ੍ਯ ਸਿਖ ਧਰਮ ਵਿਚ ਪਾਵਿਖ ਹੋਆਯ ਕਈ ਸਾਲ ਗੁਰੂ ਨਾਨਕ ਨਾਲ ਸੇਵਾ ਤੇ ਕਾਮ ਕਰਨ ਵਿਚ ਬੀਤੇ ਲੈਣਾ ਗੁਰੂ ਅਨ੍ਗਤ ਜੀ ਦਾ ਜਨਮ ਨਾਮ ਸੀ ਅਤੀ ਓਹਨਾਂ ਦਾ ਜਨਮ ਪੰਜਾਬੀ ਪਿੰਡ ਹਰਿਸਾਯ ਵਿਚ ਹੋਯਾ ਸੀ ਊ ਫੇਰੋ ਮਾਲ ਦਾ ਪੁਤਰ ਸੀ ਜੋ ਕੀ ਮੋਲੀ ਪਰ ਖੁਸ਼ ਹਾਲ ਵਪਾਰੀ ਸੀ ਓਹਨਾਂ ਦੀ ਮਾਤਾ ਦਾ ਨਾਮ ਮਾਤਾ ਰਾਮੋ ਸੀ ਲੈਣਾ ਹੋਰ ਸਾਰੇ ਤੇ ਸਿਖ ਗੁਰੁਵਾਂ ਵਾਂਗ ਖਤ੍ਰੀ ਜਾਤੀ ਦੇ ਵੇਮ੍ਬਰ ਹਨ ਜਨਵਰੀ ਪੰਦਰਾਂ ਸੋ ਵੀ ਈਸਵੀ ਵਿਚ ਅਨ੍ਗਤ ਓਸ ਸਮੇ ਉਮਰ ਸੋਲਾਂ ਸਾਲ ਨਾਲ ਮਾਤਾ ਖੀਵੀ ਇਕ ਪੁਤ ਇਕ ਖਤ੍ਰੀ ਔਰਤ ਨਾਲ ਵਿਯਾਹ ਕੀਤਾ ਮੁਖ ਸਵ੍ਰੋਤਾਂ ਤੇ ਨਿਰਭਰ ਕਰਦੇ ਓਹਨਾਂ ਦੀਆ ਇਕ ਯਾ ਦੋ ਤਿਯਾਂ ਅਤੇ ਯਾ ਤਾਂ ਦੋ ਪੁਤਰ ਸਨ ਓਸਦੇ ਪਿਤਾ ਦਾ ਸਾਰਾ ਪਰਿਵਾਰ ਬਾਬਰ

ਜੋ ਕੇ ਹੁਣ ਬਿਆਸ ਦਰਯਾ ਦੇ ਕੰਡੇ ਏਇਕ ਪਿੰਡ ਹੈ ਗੁਰੂ ਅੰਗਦ ਦੇਵ ਜੀ ਪੰਦਰਾਂ ਸੋ ਊਂਤਾਲੀ ਈਸਵੀ ਵਿਚ ਗੁਰੂ ਨਾਨਕ ਦੇਵ ਜੀ ਦੇ ਧਰਤੀ ਵਿਚ ਸਮਾਂ ਤੋਂ ਬਾਅਦ ਪਰਮ੍ਪਰਾ ਦੇ ਮੁਖੀ ਵਾਚੋੰ ਓਹਦਾ ਸੰਭਾਲਿਆ ਗੁਰੂ ਮੁਖੀ ਵਰਣ ਮਾਲਾ ਨੂ ਅਪ੍ਰੋੰ ਅਤੀ ਰਸਮੀ ਬਣਾਂ ਲੈ ਊ ਸਿਖ ਧਰਮ ਵਿਚ ਪੁਕਾਰੇ ਜਾਂਦੇ ਹਨ ਓਸਨੇ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂ ਇਕਠਾ ਕਰਨ ਦੀ ਪ੍ਰਕ੍ਰਿਯਾ ਸ਼ੁਰੂ ਕੀਤੀ ਅਤੇ ਆਪਣੇ ਆਪ ਦੇ ਬਾਤ ਯਾ ਪੇੰਟ ਜੋਰ ਦਿਤੇ ਓਸਨੇ ਅਪਨੇ ਪੁਤਰ ਦੀ ਬਜਾਏ ਅਪਨੇ ਵਿਦਿਆਰਥੀ ਅਮਰ ਦਾਸ ਨੂੰ ਸਿਖ ਧਰਮ ਦੇ ਤੀਜੇ ਗੁਰੂ ਵਿਚੋਂ ਉਤਰ ਅਧਿਕਾਰੀ ਲਈ ਚੁਣਿਆ ਤਾਂ ਸ਼੍ਰੀ ਗੁਰੂ ਅਮਰ ਦਸ ਜੀ ਸਿਖਾਂ ਦਾ ਤੀਸਰੇ ਗਰੂ ਸਨ ਸ਼੍ਰੀ ਗੁਰੂ ਅੰਗਦ ਦੇਵ ਜੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਾਹਿਨੀ ਲੰਗਰ ਅਪ੍ਰਥਾ ਆਜ ਵੀ ਚਲਾਈ ਲੰਗਰ ਪ੍ਰਥਾ ਨੂ ਚਾਲੂ ਕੀਤਾ ਖਾਲਸਾ ਪੰਥਾਂ ਨੂ ਅਗੇ ਵਾਦਾਯਾ ਅਤੀ ਸ਼੍ਰੀ ਗੁਰੂ ਅਮਰਦਾਸ ਜੀ ਨੂ ਗੁਰੂ ਗਦੀ ਦਿਤੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜੋ ਬਾਨੀ ਆ ਆਜ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਸਿਖਾਂ ਦੇ ਦੂਸਰੇ ਗੁਰੂ ਸਨ ਅਤੇ ਆਪ ਜੀ ਨੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗਦੀ ਦਿਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਸੰਗਤਾਂ ਨੂੰ ਲੱਖ ਲੱਖ ਬਦਾਇਆ ਹੋਣ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਮਾਜ ਵਿਚ ਅਨੇਕਾਂ ਸਮਾਜਿਕ ਬੁਰਿਯਾਂ ਨੂ ਖਤਮ ਕੀਤਾ ਓਰਤਾਂ ਨੂ ਵਿਸ਼ੇਸ਼ ਓਰਤਾਂ ਦਾ ਸਮਾਂ

ਸਿਖਾਂ ਦੇ ਦੂਸਰੇ ਗੁਰੂ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਵਿਚ ਯਕੀਨ ਰਖਦੇ ਸਨ ਸ਼੍ਰੀ ਗੁਰੂ ਅਮਰ ਦਾਸ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਤੋਂ ਬਾਅਦ ਗੱਦੀ ਸ਼੍ਰੀ ਗੁਰੂ ਅਮਰ ਦਾਸ ਜੀ ਨੂ ਦਿਤੀ ਸੀ ਵਾਹੇ ਗੁਰੂ ਜੀ